ਉਹਨਾਂ ਨੇ ਵੀ ਤਾਂ hairstyle ਤੇ makeup ਅਹ one thousand ਦਾ ਕਰਨਾ ਉਹਨਾਂ ਨੇ ਤੇ ਜੇ ਮੈਂ ਕਰ ਲਵਾਂਗੀ ਕਿ ਇਕੱਲਾ hairstyle ਤੇ ਓਦਾਂ ਹੀ ਪੰਜ ਸੌ ਰੁਪਇਆ ਦੇਣਾ ਹੀ ਪੈਣਾ ਤੇ ਇਸ ਤੋਂ ਚੰਗਾ ਮੈਂ ਪੰਜ ਸੌ ਹੋਰ ਦੇ ਕੇ full ਤਿਆਰ ਹੀ ਹੋ ਜਾਵਾਂ।

Spray ਵਗ਼ੈਰਾ ਜਿੱਦਾਂ ਉੱਥੇ use ਕਰਦੇ ਆ ਮੈਨੂੰ ਇਹ ਤੋਂ ਬੜੀ problem ਹੁੰਦੀ ਹੈ ਯਾਰ ਤੈਨੂੰ ਪਤਾ ਮੈਂ ਕਦੇ ਵੀ ਬਾਹਰ ਦੀ ਚੀਜ਼ਾਂ ਨੀ ਲਗਾਉਣਾ ਯਾਰ, ਉਹ ਕਰਦੀਆਂ

ਹਾਂ ਤੇ ਓਦਾਂ ਮੈਂ ਕਰਦੀ ਹਾਂ ਪਰ ਜੇ conditioner ਦੀ ਗੱਲ ਕਰੀਏ ਤੇ ਹਾਂਜੀ ਯਾਰ ਦੇਖੋ ਪਤਾ ਕੀ ਕਰਨਾ ਥੋੜ੍ਹੀ ਦੇਰ ਜਦੋਂ ਸੈਂਪੂ ਵਗ਼ੈਰਾ ਨਾ ਲਗਾਉਣਾ ਵਾਲਾਂ ਤੇ, ਜਿਹੜਾ ਸੈਂਪੂ ਆ ਉਹ ਵਾਲਾਂ ਨੂੰ ਕਰਦਾ ਹੈ hydration ਮਿਲਦਾ ਉਹਦੇ ਨਾਲ ਹਨਾ ਜਿਹੜਾ ਦਹੀਂ ਹੈ ਤੇ ਦਹੀਂ ਵਿੱਚ neogen ਹੁੰਦੇ ਆ ਨਾ ਤੇ ਕੀ ਕਹਿੰਦੇ ਆ ਉਹਨੂੰ ਅੰਡਾ ਵਗ਼ੈਰਾ ਵੀ ਮਿਲਾ ਲਓ ਦਹੀਂ ਵਿੱਚ ਥੋੜ੍ਹਾ ਜਿਹਾ ਉਹ ਕਰਕੇ ਨਾ ਉਹਦੇ ਨਾਲ shampoo ਕਰੋ ਫਿਰ ਤੇ ਥੋੜ੍ਹੀ ਜਿਹੀ ਮਤਲਬ ਕਿ ਤੇ ਜਿੱਦਾਂ ਸ਼ਹਿਦ ਵਗ਼ੈਰਾ ਦਾ ਵੀ use ਯਾਰ ਮੈਂ ਹਾਂ ਤੇ ਮੈਂ ਉਹੀ ਤੇ ਦੱਸਣ ਲੱਗੀ ਹਾਂ ਯਾਰ ਕਿ ਜਿਹੜੇ ਉਹ ਹੁੰਦੇ ਨੀ ਹੈ ਕਿ ਕਹਿੰਦੇ ਜਦੋਂ ਦਹੀਂ ਲਗਾਉਂਦੀ ਹਾਂ ਨਾ ਥੋੜ੍ਹਾ ਜਿਹਾ ਸ਼ਹਿਦ ਵਗ਼ੈਰਾ ਮਿਲਾ ਲੈਂਦੀ ਹਾਂ। ਹਮ ਯਾਰ ਉਹਦੇ ਨਾਲ ਵਾਲਾਂ ਦੀ shining ਠੀਕ ਰਹਿੰਦੀ ਹੈ ਤੇ ਨਾਲੇ ਤੈਨੂੰ ਪਤਾ ਦਹੀਂ ਦੇ ਨਾਲ ਜਿਹੜਾ dandruff ਆ ਉਹਦੀ ਜਿਹੜੀ ਇੰਨੀ problem ਨਾ ਉਹ ਥੋੜ੍ਹੀ ਜਿਹੀ ਸਹੀ ਹੁੰਦੀ ਹੈ ਸਾਨੂੰ ਯਾਰ ਜਿੰਨਾ ਹੋ ਸਕੇ ਨਾ,

ਮਤਲਬ ਕਿ dandruff ਖ਼ਤਮ ਹੋ ਜਾਂਦਾ ਹੈ ਪਰ ਬਸ ਵਿੱਚ ਮਤਲਬ ਕਿ ਜ਼ਿਆਦਾ ਨੀ ਬਸ ਥੋੜ੍ਹਾ ਜਿਹਾ ਬੂੰਦਾਂ ਦਾ ਮਤਲਬ ਕਿ ਉਹ ਪਾਉਣਾ ਤੇਲ ਦੇ ਵਿੱਚ ਤੇ ਉਹ ਲਗਾਉਣਾ ਨਿੰਮ ਦੇ ਤੇਲ ਨਾਲ ਉਹਦੇ ਨਾਲ ਵੀ ਵਧੀਆ ਯਾਰ dandruff ਹੋ ਜਾਂਦਾ ਉਹਦੇ ਨਾਲ ਸਹੀ। ਜੇ ਕਿਸੇ ਦੇ ਦਹੀਂ ਵਗ਼ੈਰਾ ਦੇ ਨਾਲ ਨਾ ਨਾ ਜਿਹਦੇ ਜ਼ਿਆਦਾ ਹੋਏ ਨਾ ਜਿਹਦੇ ਜੰਮਿਆ ਹੋਇਆ ਹੁੰਦਾ ਹੈ ਤੇ ਨਿੰਮ ਦਾ ਉਹ ਕਰ ਸਕਦੇ ਹਾਂ ਆਪਾਂ ਹਮ ਹਾਂ ਜਿੱਦਾਂ ਯਾਰ ਕਿਸੇ ਦੇ oily ਹੁੰਦੇ ਨੀ ਵਾਲ ਕਿ ਜ਼ਿਆਦਾ ਜਿਹੜੇ ਚੌਵੀ ਘੰਟੇ ਹਨਾ oily ਰਹਿੰਦੇ ਆ ਤੇ ਉਹ ਨਾ ਉਹ ਵੀ ਨੀ ਜ਼ਿਆਦਾ ਸਹੀ ਹੁੰਦੇ

ਹਮ ਯਾਰ ਇਹ ਵੀ ਥੋੜ੍ਹੇ ਜਿਹੇ ਹੁੰਦੇ ਹੈ ਜਿੱਦਾਂ ਰੁੱਖੇ ਯਾਰ ਜਿਹੜੇ ਇੱਕਦਮ ਮੇਰੇ ਤੈਨੂੰ ਪਤਾ ਪਿੱਛੇ ਜਿਹੇ ਯਾਰ ਕਿੰਨੇ ਵਾਲ ਮੇਰੇ ਰੁੱਖੇ ਜਿਹੇ ਹੋ ਗਏ ਸੀ ਉਹ ਏਦਾਂ ਲੱਗ ਰਿਹਾ ਸੀ ਕਿ ਮਤਲਬ ਕਿ ਜਿੱਦਾਂ,

ਤੈਨੂੰ ਪਤਾ ਸਾਡੇ ਕੁੱਝ ਖਾਣ ਪੀਣ ਦੀ ਵਜ੍ਹਾ ਨਾਲ ਵੀ ਸਾਨੂੰ problem ਆ ਜਾਂਦੀ ਹੈ ਯਾਰ ਵਾਲਾਂ ਦੀ

ਹਾਂ ਹਾਂ ਹਾਂ ਮੈਂ ਵੀ ਦੇਖੀ ਯਾਰ ਬੜੇ ਨਾਲੇ ਲਗਦੇ ਹਾਂ ਹਮ ਯਾਰ ਪਰ ਹਮ ਯਾਰ ਤੇਲ ਦੇ ਮਾਲਿਸ਼ ਦੀ ਗੱਲ ਕਰੀਏ ਨਾ ਸਾਨੂੰ ਤੇ ਜਾਂ ਵੈਸੇ ਯਾਰ ਮੇਰੇ according ਤਿੰਨ ਤੇਲ ਤਿੰਨ ਚਾਰ ਤਰ੍ਹਾਂ ਦਾ ਤੇਲ ਹੈ ਜਿਹੜਾ ਸਹੀ ਹੈ ਬਾਕੀ ਕੋਈ ਸਹੀ ਨਹੀਂ ਹੈ। ਇੱਕ ਨਾਰੀਅਲ ਦਾ ਤੇਲ ਇੱਕ ਸਰੋਂ ਦਾ ਤੇਲ, ਇੱਕ ਜੈਤੂਨ ਦਾ ਤੇਲ ਤੇ ਇੱਕ ਬਾਦਾਮਾਂ ਦਾ ਤੇਲ ਇਹ ਚਾਰ ਤੇਲ ਹੈ ਜਿਹੜੇ ਸਹੀ ਆ ਬਾਕੀ ਕੋਈ ਜਿਹੜੇ ਇਹ ਹੈ ਡਾਬਰਾ ਆਮਲਾ ਜੇਹ ਵੋਹ ਇਹ ਕੁੱਝ ਵੀ ਸਹੀ ਨਹੀਂ ਹੈ ਜੇ ਆਮਲੇ ਦੀ ਆਪਾਂ ਗੱਲ ਕਰਦੇ ਹਾਂ ਨਾ ਤੇ ਆਮਲੇ ਜਿਹੜੇ ਆਉਂਦੇ ਆ ਨਾ, ਉਹਨਾਂ ਨੂੰ ਸ਼ਿਕਾਕਾਈ ਦੀ ਫ਼ਲੀਆਂ 'ਚ mix ਕਰਕੇ ਉਹਦੇ ਨਾਲ ਸਿਰ ਦਾ ਉਹ ਇਸਤੇਮਾਲ ਕਰੋ ਜੇ ਆਪਾਂ ਤੇਲਾਂ ਦੇ product ਦੀ ਗੱਲ ਕਰਦੇ ਹਾਂ ਹੈ ਤੇ ਬੜੇ heavy ਪਰ ਐਵੇਂ ਹੀ ਆਂ ਸਭ ਯਾਰ ਸਾਰੇ ਬਸ ਖ਼ੁਸਬੂ ਹੈ ਜਿੰਨੀ ਦੇਰ ਹੈ ਉਹ ਹੈ ਜਿਹੜੇ ਅਸੀਂ ਨਾਰੀਅਲ ਦਾ ਤੇਲ, ਸਰੋਂ ਦਾ ਤੇਲ, ਜੈਤੂਨ ਦਾ

ਯਾਰ ਜਦੋਂ ਕਦੇ ਵੀ ਉਹ ਹੁੰਦੀ ਆ ਧੁੱਪ ਵਗ਼ੈਰਾ ਹੁੰਦੀ ਆ ਮੈਂ ਸਗੋਂ ਉਦੋਂ ਘੱਟ ਜ਼ਿਆਦਾ stall ਵਗ਼ੈਰਾ ਦਾ use ਕਰਦੀ ਹਾਂ ਮੈਂ ਨੀ ਉਦੋਂ cover ਕਰਦੀ ਕਦੀ ਕਦੀ ਜਦੋਂ by chance ਜਾਣਾ ਹੋਏ ਪਰ ਜਿਸ ਦਿਨ ਉਹ ਹੁੰਦੀ ਆ ਨਾ ਨੇਰੀ ਵਗ਼ੈਰਾ ਹੁੰਦੀ ਹੈ ਮੈਂ ਉਸ ਦਿਨ ਜ਼ਰੂਰ ਆਪਣੇ ਵਾਲ cover ਕਰਕੇ ਜਾਂਦੀ ਹਾਂ ਕਿਉਂਕਿ ਇਹ ਪ੍ਰਦੂਸ਼ਣ ਹੈ ਨਾ ਜਿਹੜੀ ਇਹ ਵਾਲਾਂ ਦੀ ਜੜ੍ਹਾਂ ਨੂੰ ਨਾ ਰੁੱਖਾ ਕਰ ਦਿੰਦਾ ਹੈ ਇੱਕ ਦਮ ਇੱਕ ਦਮ ਇਹਦੇ ਨਾਲ ਹਾਂ ਇਹਦੇ ਨਾਲ ਮਤਲਬ ਕਿ ਖੁਜਲੀ ਹੋਣਾ ਸ਼ੁਰੂ ਕਰ ਹੋ ਜਾਂਦੀ ਹੈ ਵਾਲਾਂ ਤੇ। ਮਤਲਬ ਕਿ ਇੰਨਾ ਯਾਰ ਇੰਨਾ ਪ੍ਰਦੂਸ਼ਣ ਆਂ ਉਹਦੀ ਵਜ੍ਹਾ ਨਾਲ ਬਾਹਰ ਨੇਰੀ ਚੱਲ ਰਹੀ ਆਪਾਂ ਏਦਾਂ ਕਈ ਕਈ ਵਾਰ ਤਾਂ ਮੈਂ ਵੀ ਏਦਾਂ ਕਰਦੀ ਯਾਰ ਨੇਰੀ ਚੱਲੀ ਮੈਂ ਆਪਣੇ ਇਹ rubber band ਖੋਲ ਕੇ enjoy ਕਰਨਾ ਹਨਾ ਨੇਰੀ 'ਚ ਕੋਠੇ ਤੇ ਚੜ੍ਹ ਕੇ ਕਿਸੇ time video ਵਗ਼ੈਰਾ ਵੀ ਬਣਾਉਂਦੀ ਹਾਂ ਪਰ ਹੁਣ ਨੀ ਮੈਂ ਇਸ ਤਰ੍ਹਾਂ ਕਰਦੀ।

ਹਮ ਹਮ ਹਮ ਹੁਣ ਯਾਰ ਪਰ ਖ਼ਾਸ ਇੱਕ ਚੀਜ਼ ਹੈ ਕਿਸੇ time ਆਪਾਂ ਕਹਿੰਦੇ ਹਾਂ ਏਦਾਂ ਪਰ ਸਾਨੂੰ ਕਦੇ ਵੀ ਨਾ ਗਰਮ ਪਾਣੀ ਨਾਲ ਸਿਰ ਨੀ ਧੋਣਾ ਚਾਹੀਦਾ, ਚਾਹੇ ਸਰਦੀਆਂ ਹੋਣ ਕਿਸੇ time ਆਪਾਂ ਸਰਦੀ 'ਚ ਕਹਿੰਦੇ ਹਾਂ ਨਾ ਯਾਰ ਠੰਢ ਬੜੀ ਹੈ ਗਰਮ ਪਾਣੀ ਨਾਲ ਸਿਰ ਧੋ ਦੇਈਏ, ਨਾ ਇਹ ਬਿਲਕੁਲ ਨੀ ਇਸ ਤਰ੍ਹਾਂ ਦੀ ਗ਼ਲਤੀ ਕਰਨੀ ਕਿਉਂਕਿ ਜੜ੍ਹਾਂ ਨਾ ਕਮਜ਼ੋਰ ਕਰ ਦਿੰਦਾ ਹੈ ਹਮ

ਪਰ ਨਹੀਂ ਨਹੀਂ ਯਾਰ ਕਦੇ ਵੀ ਨੀ ਕਰਨਾ ਚਾਹੀਦਾ ਸਾਨੂੰ ਘੱਟ ਤੋਂ ਘੱਟ ਹਾਂ ਗਰਮ ਪਾਣੀ ਦਾ ਨੀ ਇਸਤੇਮਾਲ ਕਰਨਾ ਕਿਸੇ ਵੀ ਤਰ੍ਹਾਂ ਦਾ chemical ਨੀ apply ਕਰਨਾ ਚਾਹੀਦਾ ਵਾਲਾਂ ਤੇ ਉਹਦੇ ਨਾਲ ਵੀ ਬੜੀ problem ਅੱਜ ਕੱਲ੍ਹ ਲੋਕੀ Highlights ਕਰਵਾਉਂਦੇ ਆ ਤੇ ਉਹਦੇ ਵਿੱਚ ਕੀ ਹੈ chemical ਹੀ ਹੈ ਜਿਹਦੇ ਨਾਲ ਇੱਕ colour ਤੋਂ ਦੂਸਰਾ colour ਹੋ ਜਾਂਦਾ ਹੈ।

ਹਾਂ ਪਰ ਜਿਵੇਂ ਆਪਾਂ ਗੱਲ ਕਰਦੇ ਨਾ ਕਿ ਜਦੋਂ ਸਾਨੂੰ ਕੋਈ ਵਧੀਆ ਵਾਲਾਂ ਦੀ ਸਫ਼ਾਈ ਦੀ ਗੱਲ ਹੁੰਦੀ ਆ ਤੇ ਬੜੀ ਜ਼ਰੂਰੀ ਹੈ ਯਾਰ ਵਾਲ ਤੈਨੂੰ ਪਤਾ ਹੈ ਇੱਕ ਏਦਾਂ ਦੀ ਚੀਜ਼ ਹੈ ਇੱਕ personality ਹੈ ਵਾਲਾਂ ਦੀ ਹਨਾ ਇਹ ਬੜੀ ਜ਼ਰੂਰੀ ਹੈ ਯਾਰ girl ਲਈਏ ਤੇ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ। ਹਾਂ ਤੇ ਇਹ ਵੀ ਅਲੱਗ ਹੀ ਇੱਕ ਉਹ ਤਰ੍ਹਾਂ ਦਾ ਹੁੰਦਾ ਹੈ ਤੇ ਜੇ ਵਾਲਾਂ ਦੀ ਆਪਾਂ ਗੱਲ ਕਰੀਏ ਜੇ ਖਾਣ ਪੀਣ ਦੀ ਗੱਲ ਕਰੀਏ ਨਾ ਤੇ ਸਾਨੂੰ ਸਭ ਨਾਲੋਂ ਵਧੀਆ ਸੰਤਰਾ ਖਾਣਾ ਚਾਹੀਦਾ ਹੈ ਇਹਦੇ ਨਾਲ ਵਾਲ ਝੜਨਾ ਘੱਟ ਹੁੰਦੇ ਆ ਅਮਰੂਦ ਵਾਲ ਟੁੱਟਣਾ ਨੀ ਟੁੱਟਦੇ ਨੀ ਜਿਹੜੇ peach ਖਾਣੀ ਚਾਹੀਦੀ ਹੈ ਇਹਦੇ ਨਾਲ ਵਾਲ ਬੜੇ healthy ਰਹਿੰਦੇ ਹੈ ਤੇ ਕੀ banana ਵਗ਼ੈਰਾ ਨਾਲ ਵੀ ਵਾਲ ਮਜ਼ਬੂਤ ਰਹਿੰਦੇ ਹੈ ਸੇਬ ਜਿਹੜੇ ਹੁੰਦੇ ਆ ਨਾ ਇਹ ਵਾਲਾਂ ਨੂੰ ਉਹ ਕਰਦੇ ਹੈ ਘਣੇ ਕਰਦੇ ਹੈ ਤੇ ਜਿਹੜੇ ਕੀਵੀ ਹੁੰਦੇ ਨਾ ਤੇ ਕੀਵੀ ਨਾਲ ਤੇ ਆਹ ਵਾਲ ਸਫ਼ੇਦ ਘੱਟ ਹੁੰਦੇ ਆ ਕੀਵੀ ਖਾਣ ਨਾਲ ਹਮ ਨਹੀਂ ਯਾਰ ਜ਼ਰੂਰ ਹੈ।

ਹਮ ਤੇ ਜਿੱਦਾਂ ਆਪਾਂ ਸਿਰ ਧੌਣ ਦੀ ਗੱਲ ਕਰਦੇ ਹਾਂ ਕਿਸੇ time ਆਪਾਂ ਸਿਰ ਧੋਂਦੇ ਹਾਂ ਪਰ ਯਾਰ ਜਿੱਦਾਂ ਵੀ ਸਿਰ ਧੌਣਾ ਨਾ ਕਦੇ ਵੀ ਤੇ ਸਾਨੂੰ ਮਤਲਬ ਕਿ ਉਸ ਤੋਂ ਦੋ ਘੰਟੇ ਪਹਿਲੇ ਉਸ ਤੋਂ ਦੋ ਘੰਟੇ ਪਹਿਲੇ ਨਾ ਸਾਨੂੰ ਤੇਲ ਦੀ ਮਾਲਿਸ਼ ਕਰ ਲੈਣੀ ਚਾਹੀਦੀ ਹੈ ਤੇਲ ਦੇ ਨਾਲ, ਪਰ ਕਦੇ ਆਪਾਂ ਕਹਿੰਦੇ ਹਾਂ ਨਾ ਕਿ ਤੇਲ ਦੀ ਮਾਲਿਸ਼ ਬੜੀ ਜ਼ੋਰ ਦੀ ਕਰੋ ਨਹੀਂ ਹਮੇਸ਼ਾ ਜ਼ੋਰ ਦੀ ਜਿਹੜੀ ਮਾਲਿਸ਼ ਕਰਨ ਨਾਲ ਨਾ ਤੇਲ ਦੀ ਵਾਲਾਂ 'ਚ ਉਹਨਾਂ ਦੀ ਜੜ੍ਹਾਂ ਜਿਹੜੀ ਖਿੱਚ ਹੋ ਜਾਂਦੀਆਂ ਸਾਨੂੰ ਹਮੇਸ਼ਾ politely ਜਿਹੇ ਵਾਲਾਂ ਦੇ ਨਾਲ ਮਤਲਬ ਕਿ ਹੱਥਾਂ ਦੇ ਨਾਲ ਨਾ, ਸਾਨੂੰ ਆਪਣੇ ਸਿਰ 'ਚ ਮਾਲਿਸ਼ ਕਰਨੀ ਚਾਹੀਦੀ ਹੈ ਇਹਦੀ। ਤੇ ਜਿਸ ਤਰ੍ਹਾਂ ਆਪਾਂ ਸਿਰ ਧੋ ਲੈਂਦੇ ਹਾਂ ਬੜੀ ਜ਼ੋਰ ਦੀ ਕਸ ਕੇ ਉਹਨੂੰ ਹਨਾ ਨਚੌੜ ਕੇ ਉਹਦਾ ਨਾਲ towel ਦੇ ਨਾਲ ਬੜੀ ਜ਼ੋਰ ਦੀ ਕਦੇ ਵੀ ਨੀ ਹਮੇਸ਼ਾ ਸਿਰ ਧੋ ਕੇ ਹਲਕਾ ਜਿਹਾ ਨਚੌੜ ਕੇ ਹਲਕੇ ਜਿਹੇ ਉਹਨੂੰ ਝਾੜ ਲੈਣਾ ਵਾਲਾਂ ਨੂੰ ਤੇ ਕਦੇ ਵੀ ਧੋਣ ਤੋਂ ਬਾਅਦ ਤੇ ਇੱਕਦਮ ਕੰਘੀ ਕਰਨਾ ਨੀ start ਕਰ ਦੇਣੀ। ਕਿਉਂਕਿ ਉਹਦੇ ਨਾਲ ਬੜੀ problem ਆ ਜਾਂਦੀ ਹੈ, ਵਾਲ ਖਿੱਚਾਉਂਦੇ ਵੀ ਹੈ ਹਮ

ਹਮ ਦੱਸੋਗੇ ਇਹਦੇ ਬਾਰੇ ਕੁਛ ਨਹੀਂ ਮੈਨੂੰ ਨੀ ਪਤਾ ਬਿਲਕੁਲ ਵੀ ਹਮ

ਹਾਂ ਹਮ ਯਾਰ ਹਾਂ ਹਮ ਠੀਕ ਹੈ ਬਹੁਤ ਵਧੀਆ ਤਰੀਕਾ ਦੱਸਿਆ ਮੈਂ ਜ਼ਰੂਰ ਏਦਾਂ ਹੀ ਕਰਾਂਗੀ ਮੈਂ ਤੇ ਕਹਿੰਦੀ ਹਾਂ ਮੈਨੂੰ tips ਮਿਲੇ ਤੇ, ਮੈਂ ਵੀ ਜਿਸ ਤਰ੍ਹਾਂ ਕਿਸੇ ਨੂੰ ਜੋ ਜੋ ਮੈਂ ਕਰਦੀ ਹਾਂ ਮੈਨੂੰ ਵੀ ਕੋਈ ਦੱਸੇ।

ਬਸ ਹੋਰ ਯਾਰ ਹਮ ਹਾਂਜੀ ਆਹੀ ਯਾਰ clinic plus ਹਮ ਨਹੀਂ ਨਹੀਂ ਮੇਰੇ ਤੇ ਨੀ ਝੜਦੇ ਹੋਰ ਤੁਸੀਂ ਦੱਸੋ ਤੁਸੀਂ ਕੁੱਝ ਹੋਰ tips ਵੀ ਦੱਸੋ ਯਾਰ ਮੈਨੂੰ। ਹਮ ਹਮ

ਅੱਛਾ ਹਾਂ ਸ਼ਿਕਾਕਾਈ ਦੀਆਂ ਫ਼ਲੀਆਂ ਬਾਰੇ ਤੇ ਸੁਣਿਆ ਹੋਇਆ ਬਹੁਤ। ਹਾਂ ਕਿਉਂਕਿ ਅੰਡੇ ਵਿੱਚ ਹੈ ਵੀ ਬੜੀ ਉਹ ਹੈ ਨਾ।

ਪਰ ਨਿੰਬੂ ਨਾਲ ਯਾਰ ਕਹਿੰਦੇ ਦਹੀਂ ਪਾ ਕੇ ਵਾਲ ਚਿੱਟੇ ਚਿੱਟੇ ਹੋ ਜਾਂਦੇ ਆ ਕਹਿੰਦੇ ਨਿੰਬੂ ਨਾਲ ਵਾਲ ਚਿੱਟੇ ਹੋ ਜਾਂਦੇ ਆ। ਹਾਂ ਕਹਿੰਦੇ ਕੋਈ ਕਹਿੰਦੇ ਕਿ ਨਾ ਵਾਲ ਚਿੱਟੇ ਹੋ ਜਾਂਦੇ ਆ ਇਹਨੂੰ use ਕਰਨ ਨਾਲ ਜ਼ਿਆਦਾ। ਹਮ ਮੈਂ ਵੀ ਸੁਣਿਆ ਸੀਗਾ ਕਿ ਮੈਨੂੰ confirm ਨਹੀਂ ਹੈ ਹਮ ਤੁਸੀਂ ਕਿਸ ਤਰ੍ਹਾਂ ਆਪਣੇ ਸਿਰ ਨੂੰ ਧੋਂਦੇ ਵਗ਼ੈਰਾ ਜਾਂ ਕੀ ਤੁਹਾਡੀ routine ਹੈ?

ਹਾਂਜੀ ਹਮ

ਹਾਂ ਯਾਰ ਵਾਲਾਂ ਦਾ ਕੰਮ ਕਰਦੇ ਸੀ ਪਹਿਲੇ ਤੁਹਾਨੂੰ ਇੰਨੀ knowledge ਹੋਏਗੀ ਕਿ ਉਹ ਯਾਰ ਉਹ ਜਿਹੜੀ ਜਿੱਦਾਂ ਮਹਿੰਦੀ ਲਗਾਉਂਦੇ ਹਾਂ ਆਪਾਂ colour ਤੇ ਯਾਰ ਜਿੱਦਾਂ ਕਿ ਤੇਰੇ ਜਿੱਦਾਂ ਮੇਰੀ grandmother ਹੈ ਤੇ ਉਹਨਾਂ ਦੇ ਯਾਰ swelling ਹੋ ਜਾਂਦੀ ਹੈ, ਕਿਉਂ?

ਹਮ ਹਮ ਹਾਂ ਉਹ ਤੇ ਹੈ ਯਾਰ ਇੱਕ ਵਾਰੀ ਖ਼ਰਾਬ ਹੋ ਗਏ problem ਹੋ ਜਾਊਗੀ ਕਿਉਂਕਿ ਦੋ ਮਿੰਟ ਦੇ ਵਾਸਤੇ ਮੈਂ ਆਪਣੇ ਯਾਰ ਵਾਲਾਂ ਨੂੰ ਕਰ ਸਕਦੀ ਮੈਂ ਮੈਂ ਕਿਹਾ ਕਿ ਦੋ ਮਿੰਟ ਦੇ ਉਹਦੇ ਵਾਸਤੇ ਕਿ ਹਨਾ ਕਿ ਦੋ ਮਿੰਟ ਲਈ ਜਾਣਾ ਹੈ ਉਹਦੇ ਵਾਸਤੇ ਮੈਂ ਉਹ ਨੀ ਨਾ ਕਰ ਸਕਦੀ ਵਾਲਾਂ ਦੇ ਨਾਲ ਕੋਈ ਵੀ ਖਿਲਵਾੜ। ਹਾਂ ਹਾਂਜੀ ਅੱਛਾ

ਯਾਰ ਹਾਂ ਜਿਵੇਂ ਹੁਣ ਮੇਰੇ ਮੈਂ ਤੇ ਰਾਤੀ ਯਾਰ ਵਾਲ ਖੁੱਲੇ ਛੱਡ ਕੇ ਸੋਂਦੀ ਹਾਂ ਮੈਨੂੰ ਆਦਤ ਹੈ ਮੈਂ ਜ਼ਿਆਦਾ ਕਸ ਕੇ ਨੀ ਯਾਰ ਕਿਤੇ ਆਉਣਾ ਜਾਣਾ ਹੋਏ ਜਿੱਦਾਂ ਗਰਮੀ ਹੁੰਦੀ ਹੈ ਨਾ ਉਦੋਂ ਜੂੜਾ must ਜਿਹਾ ਹੋ ਜਾਂਦਾ ਥੋੜ੍ਹਾ ਜਿਹਾ ਹਨਾ। ਹੁਣ ਜਿੱਦਾਂ ਯਾਰ ਮੈਂ ਪਤਾ ਤੁਸੀਂ ਹੁਣ ਹਨਾ ਕਿ ਕਿੰਨੀਆਂ ਗੱਲਾਂ ਯਾਰ ਮੈਨੂੰ ਪਤਾ ਲੱਗੀਆਂ ਤੁਹਾਡੇ ਤੋਂ ਕੁੱਝ ਮੈਂ ਵੀ ਦੱਸੇ ਆਪਣੇ experience ਵੀ ਜੋ ਗੱਲਾਂ ਨਹੀਂ ਪਤਾ ਸੀ ਯਾਰ ਮੈਨੂੰ ਵੀ ਪਤਾ ਲੱਗ ਗਈਆਂ ਨਾ ਹਮ ਜ਼ਰੂਰੀ ਯਾਰ ਪਤਾ ਹੋਣਾ ਚਾਹੀਦਾ ਯਾਰ ਆਪਣੀ health ਹੈ ਤੇ ਸਭ ਕੁੱਝ ਹੈ ਯਾਰ ਹਨਾ ਹਮ ਤੈਨੂੰ ਪਤਾ ਵਾਲ ਵੀ ਜ਼ਰੂਰੀ ਆ ਇਹ ਵੀ ਸਾਰੇ ਹਨਾ health ਦੇ ਅੰਦਰ ਹੀ ਆਉਂਦੇ ਆ ਜੇ ਵਾਲਾਂ ਦੀ care ਆ ਤੇ health ਹੀ ਹੋਈ ਇੱਕ ਹਿਸਾਬ ਦੀ।

ਤੇ ਕਿਸੇ time ਬੰਦੇ ਨਾ busy ਹੁੰਦਾ ਨਾ ਆਪਣੇ ਆਪ ਦਾ ਵੀ ਧਿਆਨ ਬੰਦੇ ਨੂੰ ਭੁੱਲ ਜਾਂਦਾ ਹੈ।

ਹੋਰ ਤੁਸੀਂ ਦੱਸੋ ਕੁੱਝ ਤੁਸੀਂ ਕਦੇ ਵੈਸੇ highlights ਵਗ਼ੈਰਾ ਪਸੰਦ ਕਰਦੇ ਹੋ ਕਰਵਾਉਣਾ ਵਾ, Same ਯਾਰ ਮੈਂ ਵੀ ਮੈਨੂੰ ਸ਼ੌਂਕ ਤੇ ਆਉਂਦਾ ਪਰ ਮੈਂ ਕਦੇ ਵੀ ਏਦਾਂ ਦਾ ਖਿਲਵਾੜ ਨੀ ਕਰ ਸਕਦੀ ਵਾਲਾਂ ਦੇ ਨਾਲ ਕਿਉਂਕਿ ਮੈਂ ਨੀ ਚਾਹੁੰਦੀ ਕਿ ਕੁੱਝ ਵੀ ਹਨਾ ਕਿ ਵਾਲਾਂ ਨੂੰ ਕੋਈ problem ਆਏ ਜਾਂ ਕੁੱਝ।

ਹਾਂਜੀ ਉਹ ਤੇ ਹੈ ਮੈਂ ਵੀ ਆਪਣੇ ਜਿੱਦਾਂ hair ਹੈ ਉਹ ਇੱਕ ਦੋ ਵਾਰੀ ਉਹ ਕੀਤਾ ਹੈ ਉਹ ਇੱਕ ਦੋ ਵਾਰੀ ਮਤਲਬ ਕਿ parlour ਵਗ਼ੈਰਾ ਤੋਂ ਜਦੋਂ function ਦੇ according ਇੱਕ ਦੋ ਵਾਰੀ straight ਕਰਵਾਏ ਹੈ ਪਰ ਜੇ ਜਿਸ ਤਰ੍ਹਾਂ ਹੁਣ ਕਈ ਲੋਕ ਹੁੰਦੇ daily ਵੀ ਯਾਰ

ਹਮ ਨਹੀਂ ਮੈਂ ਨੀ ਕਰਦੀ hair dryer use ਮੇਰੇ brother ਵਗ਼ੈਰਾ ਬੜੇ ਕਰਦੇ ਆ use ਹਮ ਹਾਂ ਯਾਰ।

ਉਹਦੇ ਵਾਲਾਂ ਤੇ ਇੰਨੀ ਕੁ ਜੈ~ gel ਵਗ਼ੈਰਾ use ਕਰਦਾ ਹੈ ਕਿ ਉਹਦੇ ਵਾਲ white ਹੋ ਗਏ ਆ ਸਾਰੇ ਹੀ ਹਾਂ ਸਮਝਦੇ ਨੀ ਹੈ ਯਾਰ ਉਹ ਆਪਣੇ ਵਾਲਾਂ ਦੀ ਕੋਈ ਵੀ care ਨੀ ਕਰਦੇ ਮੈਂ ਦੇਖਿਆ mostly boys ਘੱਟ ਹੀ ਕਰਦੇ ਆ ਉਹ ਲੋਕ apply ਕਰਦੇ ਹੀ ਕਰਦੇ ਆ gel ਹਮ ਹਾਂ ਹਾਂ ਉਹ ਤੇ ਹੈ ਹੋਰ ਦੱਸੋ ਘਰ ਕਿੱਦਾਂ ਸਭ ਵਧੀਆ ਚੱਲਦਾ ਪਿਆ ਹੈ। ਹਾਂ ਹੋਰ ਤੁਹਾਡੇ ਘਰ ਵੀ function ਹੈ ਯਾਰ ਤੁਸੀਂ ਵੀ, ਤੁਸੀਂ ਫਿਰ ਕਿਹੜਾ hairstyle ਕਰਵਾ ਰਹੇ ਹੋ?

ਕੋਈ spray ਨੀ, ਕੋਈ spray ਸਪਰੂਅ ਦੀ problem ਨਾ ਹੋਏ। ਹਮ ਉਹ ਤੇ ਹੈ ਹਮ ਯਾਰ ਨੁਕਸਾਨ ਤੇ ਸਾਡਾ ਹੀ ਹੈ ਨਾ ਉਹਨਾਂ ਨੇ ਤਾਂ ਤੁਹਾਨੂੰ ਪਤਾ ਕਿਸੇ ਵੀ ਤਰ੍ਹਾਂ ਦੱਸਣਾ ਹੀ ਹੈ ਕਿ ਆਹ ਏਦਾਂ ਨੀ ਤੇ ਏਦਾਂ ਏਦਾਂ ਏਦਾਂ ਹਨਾ ਹਮ ਚਲੋ ਯਾਰ ਧਿਆਨ ਰੱਖ ਕੇ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹਨਾ।

ਅੱਗੇ ਯਾਰ ਕੁੱਝ ਵੀ ਨੀ ਹੁਣ ਹਜੇ ਦੇਖੋ function attend ਕਰੋ ਬਸ ਆਹੀ ਕੁੱਝ ਆ ਹਜੇ ਤੇ। ਹਾਂ ਯਾਰ ਲੈਣੀ ਤੇ ਹੈ ਹਜੇ ਬੱਚਿਆਂ ਦੇ exam ਹੋਣੇ ਹੈ। ਹਮ ਤੁਹਾਨੂੰ ਪਤਾ ਹੈ ਮੈਨੂੰ ਤੇ interest ਹੈ ਮੈਂ ਤੇ ਚਾਹੁੰਦੀ ਹਾਂ ਕਿ ਹਨਾ ਕਿ ਮੈਂ ਕਰਾਂ ਸਿੱਖਾਂ but ਹੁਣ exam ਤੋਂ ਬਾਅਦ ਹੀ ਹੋਏਗਾ ਸਭ ਹਮ

ਹਮ ਠੀਕ ਹੈ। ਹਾਂਜੀ ਹਾਂਜੀ ਹਾਂ, ਹਾਂ ਹਾਂ ਉਹਤੇ ਆਉਂਦਾ ਹੈ ਮੈਨੂੰ।

ਹਾਂ ਯਾਰ ਕਰਨਾ ਹੁਣ ਬਸ ਆਹੀ ਸ਼ੁਰੂਆਤ ਕਰਨੀ ਹੈ ਜਿੰਨਾ ਵੀ chill fun ਹੋ ਗਿਆ ਬਸ ਹੋ ਗਿਆ।

ਨਹੀਂ ਯਾਰ ਕੁਛ ਨਾ ਕੁਛ ਕਰ ਲਇਓ ਘਰ ਬਹਿਣ ਦਾ ਕੋਈ ਉਹ ਨਹੀਂ ਹੈ।

ਹਮ ਹਾਂਜੀ ਹਾਂ ਹਾਂ ਵਧੀਆ ਯਾਰ ਜ਼ਰੂਰੀ ਹੈ study ਵੀ ਜ਼ਰੂਰੀ ਹੈ ਹਮ

ਹਾਂ ਯਾਰ ਉਹ ਹਮ ਹਮ ਮੈਂ ਹਾਂ ਮੇਰੀ graduation complete ਹੈ।

ਹਾਂ ਹਾਂ ਹਾਂਜੀ। ਉਹਨਾਂ ਨੇ ਯਾਰ fashion designing ਕੀਤੀ ਹੈ।

ਹੋਰ ਫਿਰ ਕੋਈ ਨੀ ਮਾਰਿਓ ਚੱਕਰ ਕਿ ਕਿਸੇ ਦਿਨ ਘਰ ਯਾਰ ਯਾਰ ਮੰਮਾ ਨੇ ਮੈਂ ਮੰਮਾ ਨਾਲ medicine ਲੈਣ ਜਾਣਾ ਸੀ ਤੇ ਮੈਂ ਚੱਲ ਜਾਂਦੀ ਹਾਂ ਠੀਕ ਹੈ ਹਾਂ ਆਹੋ ਫਿਰ ਚਲੋ ਠੀਕ Okay ਚਲੋ ਠੀਕ ਹੈ ਫਿਰ bye ਠੀਕ ਹੈ।

ਸਤ ਸ਼੍ਰੀ ਅਕਾਲ ਮੇਰਾ ਨਾਮ ਰੀਚਾ ਹੈ ਮੈ ਤੁਹਾਨੂੰ ਅੱਜ ਨੀਲਾ ਕਮਲ ਬਾਰੇ ਦੱਸਣ ਜਾ ਰਹੀ ਹਾਂ, ਇੱਕ ਸ਼ਹਿਰ ਵਿਚ ਇੱਕ ਸੌਦਾਗਰ ਅਤੇ ਉਸ ਦੀ ਪਤਨੀ ਰਹਿੰਦੇ ਸਨ ਦੋਹਾਂ ਦਾ ਆਪਸ ਵਿਚ ਬੜਾ ਪਿਆਰ ਸੀ ਇੱਕ ਵਾਰੀ ਜਦੋਂ ਸੌਦਾਗਰ ਵਪਾਰ ਕਰਨ ਲਈ ਚੱਲਿਆ ਤਾਂ ਉਸ ਦੀ ਪਤਨੀ ਨੇ ਕਿਹਾ ਤੁਸੀਂ ਜਦੋ ਬਾਹਰ ਹੋਵੋਗੇ ਤਾਂ ਤੁਹਾਨ~ ਤੁਹਾਡੇ ਹਾਲ ਚਾਲ ਦਾ ਮੈਨੂੰ ਕਿਵੇਂ ਪਤਾ ਲੱਗੇਗਾ ਸੌਦਾਗਰ ਨੇ ਆਪਣੀ ਪਤਨੀ ਨੂੰ ਇੱਕ ਛੁਰੀ ਦਿੰਦੇ ਹੋਏ ਕਿਹਾ ਜਿਨਾਂ ਚਿਰ ਇਹ ਛੁਰੀ ਇਕ ਚਮਕਦੀ ਰਹੇਗੀ ਤਾਂ ਸਮਝ ਲੈਣਾ ਕਿ ਮੈ ਠੀਕ ਠਾਕ ਹਾਂ ਜੇ ਇਹ ਛੁਰੀ ਦਾ ਰੰਗ ਕਲਾ ਪੈ ਜਾਵੇ ਤਾਂ ਸਮਝ ਲੈਣਾ ਕਿ ਮੈ ਬਿਮਾਰ ਹਾਂ। ਜੇ ਇਸ ਛੁਰੀ ਉੱਤੇ ਲਹੂਆਂ ਦਾ ਬੂੰਦ ਸਿਮ ਆਵਣ ਤਾਂ ਸਮਝ ਲੈਣਾ ਕਿ ਮੈ ਮਰ ਗਿਆ ਫੇਰ ਸੌਦਾਗਰ ਆਪਣੀ ਪਤਨੀ ਨੂੰ ਕਹਿਣ ਲੱਗਾ ਤੁਸੀਂ ਪਿਛੇ ਇਕੱਲੇ ਹੋਵੋਂਗੇ ਤੁਹਾਡੀ ਸੁਖ ਸਾਂਦ ਬਾਰੇ ਮੈਨੂੰ ਕਿਵੇਂ ਪਤਾ ਲੱਗੇਗਾ ਤਦ ਪਤਨੀ ਉਸਦੇ ਵੇਲੇ ਤਲਾਅ ਤੇ ਗਈ ਅਤੇ ਨੀਲੇ ਰੰਗ ਦਾ ਇੱਕ ਕਮਲ ਦਾ ਫੁਲ ਤੋੜ ਲਿਆਈ ਉਸਨੇ ਇਹ ਫੁਲ ਇੱਕ ਕੁੱਜੇ ਵਿਚ ਪਾ ਕੇ ਸੌਦਾਗਰ ਨੂੰ ਦੇ ਦਿੱਤਾ ਅਤੇ ਕਿਹਾ ਜਦੋਂ ਤੱਕ ਇਹ ਨੀਲਾ ਕਮਲ ਖਿੜਿਆ ਰਿਹਾ ਤਾਂ ਉਦੋਂ ਤਕ ਤੁਸੀਂ

ਮਾਲ ਲੈ ਕੇ ਵਪਾਰ ਲਈ ਦੂੱਜੇ ਦੇਸ਼ ਚਲਾ ਗਿਆ ਉਸਨੇ ਉੱਥੋਂ ਦੇ ਰਾਜੇ ਨੂੰ ਹੀਰੇ ਮੋਤੀ ਵੇਚੇ ਜਦੋਂ ਰਾਜਾ ਹੀਰੇ ਮੋਤੀ ਵੇਖ ਰਿਹਾ ਸੀ ਤਾਂ ਉਸ ਦੀ ਨਜ਼ਰ ਨੀਲੇ ਕਮਲ ਫੁਲ ਤੇ ਪਈ ਉਹ ਫੁਲ ਬੜਾ ਖੂਬਸੂਰਤ ਸੌਦਾਗਰ ਨੂੰ ਇਸ ਬਾਰੇ ਪੁੱਛਿਆਂ ਤਾਂ ਸੌਦਾਗਰ ਨੇ ਨੀਲੇ ਕਮਲ ਦੀ ਖ਼ੁਸ਼ੀਅਤ ਅਤੇ ਆਪਣੀ ਪਤਨੀ ਦੀ ਪਰਸਪਰ ਪ੍ਰੇਮ

ਆਪਣੇ ਮਨ ਦੀ ਹਸਰਤ ਆਪਣੇ ਵਜ਼ੀਰ ਨੂੰ ਦੱਸੀ ਵਜ਼ੀਰ ਰਾਜੇ ਦੀ ਇੱਛਾ ਪੂਰੀ ਕਰਨ ਲਈ ਕੋਈ ਉਪਾਅ ਸੋਚਣ ਲੱਗਾ ਅਖੀਰ ਸੋਚ ਸੋਚ ਕੇ ਉਸਨੇ ਦੋ ਚਾਲਾਂ ਚੱਲੀਆਂ ਇਕ ਤਾਂ ਉਹ ਦੇਸ਼ ਸੌਦਾਗਰ ਨੂੰ ਹੋਰ ਛੇਹ ਮਹੀਨੇ ਲਈ ਆਪਣੇ ਰਾਜ ਵਿਚ ਠਹਿਰਨ ਲਈ ਮਜਬੂਰ ਕਰ ਲਿਆ ਦੂਜਾ ਉਸਨੇ ਦੋ ਫੱਫੇ ਕੁੱਟਣੀਆਂ ਮੰਗਵਾਈਆਂ ਫੱਫੇ ਕੁਟਣੀਆਂ ਕਹਿਣ ਲੱਗੀਆਂ ਕਿ ਉਹ ਸੌਦਾਗਰ ਦੀ ਪਤਨੀ ਨੂੰ ਇਥੇ ਹੀ ਲੈ ਆਉਣਗੀਆਂ, ਉਹਨਾਂ ਕੋਲ ਤਾਂ ਅਸਮਾਨ ਦੇ ਤਾਰੇ ਤੋੜਨ ਦੀ ਵੀ ਸ਼ਕਤੀ ਹੈ ਉਹਨਾਂ ਦੋਹੋਂ ਫੱਫੇ ਕੁੱਟਣੀਆਂ ਨੇ ਯੋਜਨਾ ਮੁਤਾਬਕ ਗੇਰੂਆਂ ਰੰਗ ਦੇ ਕੱਪੜੇ ਪਾਏ ਤੇ ਸੌਦਾਗਰ ਦੇ ਸ਼ਹਿਰ ਵੱਲ ਤੁਰ ਪਿਆ ਸੌਦਾਗਰ ਦੇ ਘਰ ਪਹੁੰਚ ਕੇ ਇੱਕ ਫੱਟੇ ਕੁੱਟਣੀ

ਸੌਦਾਗਰ ਦੀ ਪਤਨੀ ਬੜੀ ਸਿਆਣੀ ਸੀ ਉਸਨੇ ਕਿਹਾ ਮੈ ਤਾਂ ਤੁਹਾਨੂੰ ਕਦੇ ਵੇਖਿਆ ਨਹੀ ਫੱਫੇ ਕੁੱਟਣੀ ਬੋਲੀ ਧੀਏ ਤੂੰ ਉਦੋਂ ਬਹੁਤ ਛੋਟੀ ਸੀ ਜਦੋਂ ਅਸੀ ਤੇ ਚੱਲਿਆ ਗਿਆ ਪਰ ਤੁਸੀਂ ਮੈਨੂੰ ਇਹ ਇੰਨੀ ਛੇਤੀ ਕਿਵੇਂ ਪਹਿਚਾਣ ਲਿਆ ਸੌਦਾਗਰ ਦੀ ਪਤਨੀ ਨੇ ਪੁੱਛਿਆ ਤੇਰੀ ਥੋਡੀ ਤੇ ਲੱਗੇ ਤਿਲ ਤੋਂ ਇੱਕ ਫੱਫੇ ਕੁੱਟਣੀ ਨੇ ਇਕਦਮ ਉੱਤਰ ਦਿੱਤਾ ਸੌਦਾਗਰ ਦੀ ਪਤਨੀ ਨੂੰ ਯਕੀਨ ਹੋ ਗਿਆ ਕਿ ਔਰਤਾਂ ਝੂਠੀਆਂ ਹਨ ਕਿਉਂਕਿ ਠੋਟੀ ਵਾਲਾ ਦੇ ਤਿਲ ਤਾਂ ਉਸਨੇ ਉਸਨੇ ਸੂਰਮੇ ਨਾਲ ਬਣਾਇਆ ਸੀ ਉਹ ਫੱਫੇ ਕੁੱਟਣੀ ਨੂੰ ਕਹਿਣ ਲੱਗੀ ਬੜੀ ਮੇਹਰਬਾਨੀ ਤੁਸੀਂ ਦਰਸ਼ਨ ਦਿੱਤੇ ਤੁਸੀਂ ਬੈਠੋ ਮੈ ਤੁਹਾਨੂੰ ਸਰੋਂ ਦਾ ਸਾਗ ਨਾਲ ਰੋਟੀ ਲਿਆਂਦੀ ਹਾਂ ਉਸਨੇ ਸਾਗ ਦੇ ਵਿਚ ਭੰਗ ਮਿਲਾ ਦਿੱਤੀ ਜਦੋ ਫੱਫੇ ਕੁੱਟਣੀ ਰੋਟੀ ਰਾਜੇ ਬਹੁਤ ਸਾਰਾ ਇਨਾਮ ਲਵਾਇਆ ਸੌਦਾਗਰ ਦੀ ਪਤਨੀ ਉਸਨੂੰ ਅਸੀਂ ਲੈ ਹੀ ਜਾਣਾ ਥੋੜੀ ਦੇਰ ਬਾਅਦ ਉਹ ਸੋਂ ਗਈਆਂ ਸੌਦਾਗਰ ਦੀ ਪਤਨੀ ਨੇ ਉਹਨੂੰ ਮੰਜੇ ਨਾਲ ਬੰਨ ਕੇ ਅੰਦਰਲੇ ਕੋਠੇ ਵਿਚ ਬੰਦ ਕਰ ਦਿੱਤਾ

ਜਦੋ ਕੋਈ ਕਈ ਦਿਨਾਂ ਮਗਰੋਂ ਫੱਫੇ ਕੁੱਟਣੀ ਵਾਪਿਸ ਨਾ ਪਰਤਿਆ ਤਾਂ ਰਾਜੇ ਨੇ ਦੋ ਠੱਗ ਮੰਗਵਾਏ ਉਹਨਾਂ ਨੂੰ ਸਾਰੀ ਗੱਲ ਦੱਸੀ ਠੱਗਾਂ ਨੇ ਕਿਹਾ ਲਓ ਉਸ ਔਰਤ ਨੂੰ ਇਥੇ ਲਿਆਉਣ ਲਈ ਔਖੀ ਗੱਲ, ਸਾਡੇ ਤਾਂ ਵੱਡੇ ਵੱਡੇ ਪਾਣੀ ਭਰਦੇ ਹਨ ਉਹ ਦੋਵੇਂ ਠੱਗ ਸੌਦਾਗਰਾਂ ਦਾ ਭੇਸ਼ ਧਾਰ ਕੇ ਸੌਦਾਗਰ ਦੀ ਪਤਨੀ ਕੋਲ ਪਹੁੰਚੇ ਉਹਨਾਂ ਨੇ ਜਾ ਕੇ ਸੌਦਾਗਰ ਦੀ ਪਤਨੀ ਨੂੰ ਕਿਹਾ ਕਿ ਉਸ ਦਾ ਪਤੀ ਬਿਮਾਰ ਹੈ ਉਹ ਮੰਜੇ ਤੋਂ ਉੱਠ ਨਹੀ ਸਕਿਆ ਉਹ ਤੁਹਾਨੂੰ ਮਿਲਣ ਲਈ ਤਰਸ ਰਿਹਾ ਸੌਦਾਗਰ ਦੀ ਪਤਨੀ ਉਸ ਵੇਲੇ ਅੰਦਰ ਗਈ ਅਤੇ ਸੰਦੂਕੜੀ ਵਿਚੋਂ ਛੁਰੀ ਕੱਢ ਕੇ ਵੇਖਣ ਲੱਗੀ ਛੁਰੀ ਪੂਰੀ ਤਰਾਂ ਚਮਕ ਰਹੀ ਉਹ ਤਾੜ ਗਈ ਕਿ ਉਹ ਦੋਵੇਂ ਬੰਦੇ ਠੱਗ ਹਨ ਉਸ ਨੇ ਬਾਹਰ ਆ ਕੇ ਠੱਗਾਂ ਨੂੰ ਤੁਸੀਂ ਥੱਕੇ ਹੋਏ ਹਨ ਤੁਸੀਂ ਕੁਝ ਖਾ ਪੀ ਲਓ ਨਾਲੇ ਮੈ ਵੀ ਤਿਆਰ ਹੋ ਜਾਂਦੀ ਹਾਂ ਉਸ ਨੇ ਠੱਗਾਂ ਨੂੰ ਵੀ

ਭੰਗ ਦੇ ਪਕੌੜੇ ਖਵਾਂਦੀ ਰਹਿੰਦੀ ਤੇ ਉਹ ਸਾਰਾ ਦਿਨ ਉੱਗਦੇ ਰਹਿੰਦੇ ਇਸ ਤਰਾਂ ਕਈ ਦਿਨ ਲੰਘ ਗਏ ਰਾਜੇ ਨੇ ਵਜ਼ੀਰ ਨੂੰ ਬੁਲਾ ਕੇ ਜਾਪਦਾ ਤੇ ਠੱਗ ਵੀ ਆਪਣੇ ਮੰਤਵ ਵਿਚ

ਵਜ਼ੀਰ ਨੇ ਕਿਹਾ ਕੇ ਉਹਨਾਂ ਦੇ ਸੌਦਾਗਰ ਦੀ ਪਤਨੀ ਮਿਲਾਨ ਦਾ ਸੌਦਾਗਰ ਦੀ ਪਤਨੀ ਕੁੱਝ ਸੋਚ ਕੇ ਕਹਿਣ ਲੱਗੀ ਮੈ ਤਾਂ ਉਹਨਾਂ ਦੀ ਦਾਸੀ ਹਾਂ ਤੁਸੀਂ ਪਹਿਲਾਂ ਬੈਠੋ ਅਤੇ ਭੋਜਨ ਛਕੋ ਫਿਰ ਤੁਸੀਂ ਮਾਲਕਣ ਨੂੰ ਮਿਲ ਲੈਣਾ ਇਸ ਪਿੱਛੋਂ ਉਹ ਉਸਨੂੰ ਰੋਟੀ ਖਵਾਉਣ ਲੱਗੀ ਜਦੋਂ ਉਹ ਪਾਣੀ ਸਬਜ਼ੀ ਜਾਂ ਰੋਟੀ ਲੈਕੇ ਆਉਣ ਤਾਂ ਭੇਸ ਵਟਾ ਕੇ ਆਉਂਦੀ ਰਾਜਾ ਤੇ ਵਜ਼ੀਰ ਇਹੀ ਸਮਝੀ ਗਏ ਕਿ ਇਹ ਸੌਦਾਗਰ ਦੀ ਪਤਨੀ ਦੀਆਂ ਵੱਖ ਵੱਖ ਦਾਸੀਆਂ ਹਨ ਇਹ ਇਹਨਾਂ ਦੀਆਂ ਸ਼ਕਲਾਂ ਆਪਸ ਵਿਚ ਮਿਲਦੀਆਂ ਹਨ ਜਦੋਂ ਸੌਦਾਗਰ ਦੀ ਪਤਨੀ ਦਾਸੀ ਦੇ ਰੂਪ ਵਿਚ ਤੀਜੀ ਵਾਰੀ ਆਈ ਤਾਂ ਵਜੀਰ ਨੇ ਪੁੱਛ ਹੀ ਲਿਆ ਤੁਹਾਡੀਆਂ ਸਾਰੀਆਂ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਹਨ ਸੌਦਾਗਰ ਦੀ ਪਤਨੀ ਕਹਿਣ ਲੱਗੀ ਅਸੀਂ ਤਿੰਨੋਂ ਭੈਣਾਂ ਸੌਦਾਗਰ ਦੀ ਪਤਨੀ ਦੀਆਂ ਦਾਸੀਆਂ ਹਨ

ਰਾਜੇ ਨੇ ਕਿਹਾ ਮੈ ਸੌਦਾਗਰ ਦੀ ਪਤਨੀ ਨੂੰ ਆਪਣੇ ਮਹਿਲਾਂ ਵਿਚ ਲਿਜਾਣਾ ਚਾਹੁੰਦਾ ਹਾਂ ਦਾਸੀ ਦੇ ਰੂਪ ਵਿਚ ਸੌਦਾਗਰ ਦੀ ਪਤਨੀ ਕਹਿਣ ਲੱਗੀ, ਇਹ ਕੋਈ ਮੁਸ਼ਕਲ ਗੱਲ ਨਹੀਂ, ਤੁਸੀਂ ਇੱਕ ਵੱਡਾ ਸਾਰਾ ਡੋਲਾ

ਚਲੀ ਗਈ ਵਜ਼ੀਰ ਨੇ ਡੋਲਾ ਤਿਆਰ ਕੀ~ ਕਰਵਾ ਲਿਆ ਅਤੇ ਬਣੀ ਸੌਦਾਗਰ ਦੀ ਪਤਨੀ ਨੂੰ ਭੰਗ ਨਸ਼ੇ ਨਾਲ ਬੇਹੋਸ਼ ਕਰਕੇ ਉਹਨਾਂ ਦੇ ਸਿਰ ਮੂੰਹ ਨੂੰ ਬੰਨ ਕੇ ਕਾਲਖ ਮਲ ਕੇ ਢੋਲਾ ਵਿਚ ਸੁੱਟ ਦਿੱਤਾ ਉਹਨਾਂ ਦੇ ਮੂੰਹ ਬੰਨ ਕੇ ਤੇ ਹੱਥ ਪੈਰ ਅਮ ਅਤੇ ਢੋਲਾ ਨੂੰ ਚੰਗੀ ਤਰਾਂ ਬੰਦ ਕਰ ਦਿੱਤਾ ਫਿਰ ਦਾਸੀ ਬੜੀ ਸੌਦਾਗਰ

ਰਾਜਾ ਅਤੇ ਵਜ਼ੀਰ ਬੜੇ ਖੁਸ਼ ਸਨ ਉਹ ਕਾਹਲੀ ਕਾਹਲੀ ਡੋਲੇ ਨੂੰ ਲੈ ਕੇ ਮਹਿਲਾਂ ਵਿਚ ਆ ਗਏ ਜਦੋਂ ਉਹਨਾਂ ਨੇ ਢੋਲਾ ਖੋਲਿਆਂ ਤਾਂ ਉਹ ਹੱਥ ਮਲਦੇ ਰਹੇ ਹਨ